ਚੇਤਾ ਵੀ ਰੱਖੀਂ ਤੂੰ ਮੈਨੂੰ ਤਾਂ ਚੇਤਾ ਨੀਂ ਰਹਿੰਦਾ ਹੁੰਦਾ। ਨਈਂ ਮੈਨੂੰ ਚੇਤਾ ਵਾ ਹਮ ਹਮ ਹੋਰ ਵਧੀਆ ਚਲੋ ਵਧੀਆ ਚਾਹੀਦਾ। ਮੈਂ ਹਜੇ ਦੁਕਾਨ ਤੇ ਜਾਣਾ। ਹਮ ਠੀਕ ਆ ਹਮ

ਹਾਂ ਸਾਡੇ ਖਤਮ ਹੋਗੀਆਂ, ਹੁਣ ਆਹੋ ਲੈ ਜੋ ਜਾਂਦੇ

ਮੇਰੇ, ਮੇਰੇ ਨਾਲ ਕੰਨ ਲਾ ਕੇ ਕਰਨ ਡਿਆ।

ਆਹ ਮੈਨੂੰ ਤਾਂ ਪਤਾ ਈ ਨੀਂ ਐ ਕੌਣ ਆਇਆ। ਇਹ ਉਹਦੀ ਘਰ ਦੀ ਆ ਰਵੀ ਦੀ। ਮੈਨੂੰ ਤਾਂ ਪਤਾ ਈ ਨੀਂ ਇਹਦੇ ਬਾਰੇ ਕੁਸ਼, ਮੈਂ ਉਹਨੂੰ ਦੇਖਿਆ, ਉਹਦਾ ਤਾਂ ਪਤਾ ਇਕੋ ਤਾਂ ਹੈਗੇ ਆ ਉਹੋ। ਅੱਛਾ-ਅੱਛਾ ਮੈਨੂੰ ਨੀਂ ਪਤਾ ਮੈਂ ਕਿਆ ਗੰਢੇ ਤਾਂ ਮੇਰੇ ਲਾਗੇ ਭੇਜ ਦੋ ਦੋ ਘੰਟੇ ਹੋਗੇ। ਅਮ ਸਾਨੂੰ, ਤੈਨੂੰ ਪਤਾ, ਇਹ ਤਾਂ ਗੰਢੇ ਤੇ ਬਹਿ ਕੇ ਇਨ੍ਹਾਂ ਨੇ ਤਾਂ ਤੜਕਾ ਹੀ ਤਿਆਰ ਕਰਦੇ ਹੁੰਦੇ ਆ ਓਨਾ ਚਿਰ। ਹੋਰ ਵਾਕਿਆ ਈ, ਬੋਰੀ ਪਈ ਏ ਗੰਡਿਆਂ ਦੀ ਮੈਨੂੰ ਪਤਾ ਇਨ੍ਹਾਂ ਨੇ ਛਿੱਲ-ਛਿੱਲ ਕੇ ਢੇਰ ਲਾ ਦੇਣਾ, ਕੰਨ ਨੂੰ ਫੋਨ ਲਾ ਕੇ ਪਹਿਲਾਂ ਆਏ ਆਂ ਤੇ, ਸਾਢੇ ਛੇ ਹੋਗੇ ਸਾਰੇ ਤੇਰਾ ਕਸੂਰ ਏ, ਤੇਰੇ ਪਵਾੜੇ ਪੈਗੇ, ਪ੍ਰਿਯਾ ਤੂੰ ਮਰਜ਼ੇ ਕਿਤੇ ਰੁੜ ਜੇਂ। ਮੈਨੂੰ ਕੀ ਪਤਾ ਸੀ ਹੁਣ ਮੈਨੂੰ ਤਾਂ ਆਂਦੇ, ਛੇਤੀ ਇਹ ਕੰਮ, ਆਹ ਕੰਮ ਕਰਨਾ ਵਾ, ਮੈਨੂੰ ਹੁਣ ਕੀ ਪ ਅਹ ਮੈਨੂੰ ਇਹ ਪਤਾ ਹੁੰਦਾ ਤੇ ਮੈਂ ਤੇ ਇਹ ਕਹਿਣਾ ਸੀ ਕਿ ਸਵੇਰੇ ਫੜਾਂਗੇ ਜ਼ਰੂਰੀ ਕੰਮ। ਨਈਂ ਮੈਨੂੰ ਪਤਾ ਨੀਂ, ਮੈਨੂੰ ਟੱਕਰ ਗੀ, ਕਹਿੰਦੀ ਤੂੰ ਆਪਣੇ ਮੈਂ ਕਿਆ ਨੇ ਪਤਾ ਨੀਂ ਕੀ ਕਰਨਾ ਨੂਰੀ ਕਹਿੰਦੀ ਮੈਨੂੰ ਸਵੇਰੇ ਭਾਬੀ ਆ ਚੱਲੀਏ। ਤੇ ਉਦੋਂ ਮੈਂ ਝਾੜੂ -ਝੂੜੂ ਲਾਉਣ, ਮੈਂ ਕਿਆ ਮੈਂ ਕਿਆ ਕੁੜੀਆਂ ਦਾ ਉਥੇ ਕੰਮ ਮੇਰੀ ਦੁਪਿਹਰੇ ਜੇ ਤੂੰ ਆਈਂ ਜਦੋਂ ਕਮੀਜ਼ ਦੇ ਕੇ ਉਦੋਂ ਤੁਹਾਨੂੰ ਪਤਾ ਹੁੰਦਾ, ਕਹਿੰਦੀ ਉਦੋਂ ਫੋਨ ਕਰਲੂੰ ਅਹ ਸਕੂਲ ਵੱਲ ਜਾਣ ਡਈ ਸੀ, ਉਧਰ ਨੂੰ ਆਹੋ ਇਹੀ ਗੱਲਾਂ ਕਰਦੀ ਆ ਆਲੀਆਂ ਆਹੋ ਉਦੋਂ ਕੋਈ ਵੀ ਨੀਂ ਤੇ ਉਦੋਂ ਤੂੰ ਵੀ ਫਰੀ ਸੀ ਤੇ ਮੈਂ ਵੀ ਫਰੀ ਸੀ ਤੇ ਉਦੋਂ ਸਾਨੂੰ ਕੀ ਪਤਾ ਸੀ। ਚਲ ਪੁੱਛਲਾਂ ਗੀਆਂ ਕੱਲ ਨੂੰ, ਫੇਰ ਆਪਾਂ ਵਿਹਲੀਆਂ ਉਥੇ ਲੱਗੀਆਂ ਰਵਾਂਗੀਆਂ। ਚਲ ਜਾਣਾ ਦਸ ਵਜੇ ਉਨ੍ਹਾਂ ਨੇ ਦਸ ਕੁ ਵਜੇ ਤੱਕ ਚਲ ਜਾਣਾ ਉਨ੍ਹਾਂ ਨੇ, ਚਲ ਪੁੱਛ ਲੂੰ ਮੈਂ ਉਦਾਂ ਆਹੋ ਕੋਈ ਨੀਂ ਪੁੱਛਲਾਂ ਗੇ ਹਮ ਹੋਰ ਵਧੀਆ ਤੂੰ ਸੁਣਾ। ਮੈਨੂੰ ਮੰਨਾ ਨੇ, ਇਹੀ ਕਹਿਣ ਡਈ ਸੀ, ਕਹਿੰਦੀ ਚਲ ਜਾ, ਮੈਂ ਕਿਆ ਮੈਂ ਕੀ ਕਰਨ ਜਾਣਾ ਵਾ ਤੇ ਮੈਨੂੰ ਇੰਜ ਕਰੀ ਜਾਂਦੀ ਆ ਵੀ ਇਸ ਚ ਕਰਨ ਵਾਲੀ ਕਿਹੜੀ ਗੱਲ ਆ। ਦੀਦੀ ਫਿਰ ਤੇ ਫਿਰ ਮੈਂ ਕਿਆ, ਮੈਂ ਕਿਆ ਬੁਰੇ ਲੱਗਾਂ ਗੇ ਮੈਨੂੰ ਹੁਣ ਕੀ ਪਤਾ ਸੀ, ਆਹ ਕੰਮ ਕਰਨਾ ਵਾ।

ਮੈਨੂੰ ਤੂੰ ਵੇਖਿਆ ਉਹ ਮੁੰਡਾ ਵੀ ਆਇਆ ਸੀਗਾ ਨੀਂ

ਮੇਰਾ ਜੀਅ ਪਹਿਲਾਂ ਭਾਂਡੇ ਮਾਂਜਣ ਦਾ ਸੀ, ਭਾਂਡੇ ਮਾਂਜ ਲੈਂਦੀ ਮੈਂ ਅਬਦੇ, ਦਾ ਪਤਾ ਕਰਨ ਚਲੀ ਗਈ। ਭਾਨੋ ਨੂੰ ਕਹਿਣਾ ਸੀ ਵੀ ਮੈਂ ਤਾਂ ਇਧਰ ਵਾਂ। ਉਹਨੂੰ ਕਹਿਣਾ ਸੀ ਵੀ ਮੈਂ ਇਧਰ ਆਂ ਭਾਨੋ ਨੂੰ ਤੇ ਨਾਲੇ ਦੇਖ ਲੈਣਾ ਸੀ ਟੈਂਕੀ ਬੰਦ ਆ। ਹਮ ਉਹਨੂੰ ਕਹਿ ਤੈਨੂੰ ਈ ਕਹਿਣ ਡਈ ਆਂ। ਕਦੋਂ ਪੁੱਛ ਲੈਂਦੀ ਤੂੰ ਕੀ ਉਹੋ ਆ ਹਮ ਤੇਰਾ ਜਿੱਦੇ ਜੀਅ ਬਣਦਾ, ਉਹ ਕਹਿ ਦਿੰਦੇ ਪਤਾ ਨੀਂ ਕਿੱਥੇ ਨਿਕਲ ਗੀ, ਕਹਿੰਦੇ ਟੈਂਕੀ ਛੱਡ ਕੇ ਕੋਈ ਹੈ ਨੀਂ ਅੱਛਾ ਦਿੱਤਾ ਵਾ।

ਕੱਲੀ ਅੰਦਰ ਰਹਿ ਗੀ ਮੈਂ ਇਧਰ ਬਰਾਂਡੇ ਚ ਕਿੰਨੇ ਇਕੱਠੇ ਹੋਏ ਆ, ਮੈਂ ਤਾਂ ਵੇਖਣ ਡਈ ਰੌਣਕ ਮੇਲਾ

ਬੜਾ ਵੇਖਦੀ ਆ ਨਾਗਿਨ ਵਾਲਾ ਭਲਾਂ ਕਿਹੜਾ। ਮੈਨੂੰ ਪਤਾ ਵਾ, ਜਿਹੜਾ ਨਾਗਿਨ ਵਾਲਾ ਆਂਦਾ ਵਾ ਆਹੋ-ਆਹੋ, ਉਹ ਸੁੱਖੀ ਘਰੇ ਵੇਖ ਦੀ ਆਹੋ ਇੱਕ ਸੱਪ, ਛਿਪਕਲੀ, ਚੁੜੈਲ ਆਹੋ-ਆਹੋ-ਆਹੋ, ਉਹੀ ਵੇਖਦੀ ਆ ਸੁੱਖੀ ਆਏਂ ਆ ਬੜਾ ਇਨ੍ਹਾਂ ਦੇ ਨਿਆਣੇ, ਸਿਆਣੇ ਸਾਰੇ ਵਿੰਹਦੇ ਆ। ਮੈਨੂੰ ਤਾਂ ਡਰ ਲਗਦਾ। ਮੈਂ ਨਾ ਇਕੋ ਦਿਨ ਵੇਖਇਆ, ਡਰ ਹੁੰਦਾ ਮੈਂ ਨੀਂ ਵੇਖਣ ਨੂੰ ਲਾਉਂਦੀ, ਮੈਂ ਆਪਣੇ ਨਿਆਣਿਆਂ ਨੂੰ ਵੀ ਨੀਂ ਲਾਉਣ ਦਿੰਦੀ ਅਹ ਚਲ ਫੋਨ ਦਾ ਟਾਈਮ ਵੇਖੀ ਜਾ। ਹਾਂ, ਬੱਸ ਹੋ ਚੱਲਿਆ ਹੋਰ ਚਲ ਚੰਗਾ ਫਿਰ ਬਰਬਾਦ ਕਰਨਾ, ਇਹ ਚੀਜ਼ decide ਕਰੂਗੀ, ਬਈ ਤੁਸੀਂ future ਕਿਵੇਂ ਜਿਊਗੇ, ਬਈ ਤੁਹਾਨੂੰ ਬਰਗਰ ਖਾਣ ਨੂੰ ਮਿਲਿਆ ਕਰੂਗਾ ਨਹੀਂ ਕਰੂਗਾ, ਬਈ ਪੀਜ਼ਾ ਖਾ ਪਾਉਗੇ ਨਹੀਂ ਖਾ ਪਾਉਗੇ, ਤੁਸੀਂ ਟੈਨਸ਼ਨਾਂ ਚ ਰਹੋਂਗੇ ਨਹੀਂ ਰਹੋਂਗੇ। ਹੈ ਨਾ ਤੁਹਾਡੇ ਜਵਾਕ ਕਿਹੜੇ ਸਕੂ਼ਲ ਚ ਪੜ੍ਹਨਗੇ, ਮੈਂ ਅੱਜ ਸਵੇਰੇ ਆਪ ਦੇ ਬੱਚਿਆਂ ਨੂੰ ਇਹ ਗੱਲ ਕਰ ਰਿਹਾ ਸੀ ਆਪਣੇ student ਨੇ ਇੰਸਟੀਚਿਊਟ ਦੇ, ਮੈਂ ਕੱਲ੍ਹ ਪਰਸੋਂ ਇੱਕ ਦੈਨਿਕ ਭਾਸਕਰ ਵਿੱਚ ਖਬ ਖਬਰ ਪੜ੍ਹੀ, ਉਹ ਸਕੂਲ ਦੇ ਬਾਰੇ ਦੱਸ ਰਹੇ ਸੀ, ਉਹਦੀ ਫੀਸ ਜਿਹੜੀ ਹੈ ਕਰੋੜਾਂ ਚ ਹੈ। ਫੀਸ ਹੀ ਕਰੋੜਾਂ ਚ ਹੈ ਸਾਲ ਦੀ, ਸਾਲ ਦੀ ਫੀਸ ਕਿ ਦੁਨੀਆ ਦੇ ਅਰਬਪਤੀ ਜਿਹੜੇ ਹੈ ਲੋਕ ਹੈ ਉਹਨਾ ਦੇ ਜਵਾਕ ਉੱਥੇ ਪੜ੍ਹਦੇ ਹੈ, ਹੈ ਨਾ, ਅੋਰ ਉਹਨਾ ਨੇ ਸਾਰੀ detail ਵੀ ਦੇ ਰੱਖੀ ਸੀ ਇਸ ਚੀਜ਼ ਦਾ ਖਰਚਾ ਐਨਾ, ਇਸ ਚੀਜ਼ ਦਾ ਆਹ ਆਹ ਖਰਚਾ ਐਨਾ, ਹਾਂ ਪਤੰਦਰੋਂ ਤੁਸੀਂ ਕਿਹੜੇ ਸਕੂਲ ਲਾਉਗੇ ਆਪਣੇ ਜਵਾਕਾਂ ਨੂੰ, ਹਾਂ ਠੀਕ ਹੈ ਨਾ ਅਤੇ depend ਕਰਦਾ ਹੁਣ ਕਿੰਨੀ struggle ਕਰੋਗੇ। ਆਉਣ ਵਾਲਾ ਜ਼ਮਾਨਾ ਬਹੁਤ ਖਤਰਨਾਕ ਹੈ, ਬਹੁਤ ਖਤਰਨਾਕ ਹੈ, ਅੱਜ ਦੇਖੋ ਤੁਹਾਡੇ bathroom ਵਿੱਚ ਕਿਂੰਨੀਆਂ ਚੀਜ਼ਾਂ ਫਾਲਤੂ ਦੀਆਂ ਆ ਗਈਆਂ, bathroom ਵਿੱਚ, ਤੁਸੀਂ ਆਪਦੇ bathroom ਵਿੱਚ ਵੜ੍ਹ ਕੇ ਦੇਖਉ, ਹੈ ਨਾ, ਤੁਹਾਨੂੰ ਸੈਂਪੂ ਮਿਲਣਗੇ, liquid soap ਆ ਗਈ, ਫਲਾਨੀ ਚੀਜ਼ ਉਹ, ਇਹ, ਨਵੀਆਂ ਨਵੀਆਂ ਚੀਜ਼ਾਂ, ਫਾਲਤੂ ਦੇ ਪਹਿਲਾਂ ਆਪਾਂ ਦੇਖੋ ਆਪਣੇ ਹੁਣ brush ਵਗੈਰਾ ਕਰਦੇ ਸੀ, ਪਹਿਲਾ ਆਪਣੇ ਨੀਮ ਦੀ ਦਾਤਣ ਨਾਲ ਹੀ ਆਪਣੇ ਬਜ਼ੁਰਗ ਕਰਦੇ ਹੁੰਦੇ ਸੀਗੇ, ਅਤੇ ਹੁਣ ਪੇਸਟਾਂ ਆ ਗਈਆਂ। ਆਉਣ ਵਾਲਾ time ਹੋਰ ਖਤਰਨਾਕ ਹੈ, ਫਾਲਤੂ ਦੀ ਨ unnecessary ਚੀਜ਼ਾਂ ਤੁਹਾਡੇ ਤੇ ਥੋਪੀਆਂ ਜਾਣਗੀਆਂ ਅਤੇ ਉਹਨੂੰ ਲੈਣਾ ਤੁਹਾਡੀ ਮਜ਼ਬੂਰੀ ਹੋ ਜਾਊਗੀ। ਯਾਰ ਆਹ ਲਾਇਆ ਤਾਂ ਕੋਲਡ ਕਰੀਮ ਲਾਉਣੀ ਕਿਉਂਕਿ ਨਾ ਤੁਹਾਡੀ skin ਜਿਹੜੀ ਹੈ ਖਰਾਬ ਹੋ ਜਾਊਗੀ, ਲੈ

time ਨਿਕਾਲਣ ਵਾਸਤੇ ਕੀ formula use ਕਰ ਰਹੇ ਸੀ, ਦੇਖੋ ਪੂਰੇ chapter ਚ ਮੈਂ ਵਾਰ-ਵਾਰ ਦੱਸ ਦਿਆਂ, total ਹੀ ਤਿੰਨ formula ਹੈ, ਕਿੰਨੇ formula ਹੈ, total ਹੀ ਤਿੰਨ formula ਹੈ। totally ਤਿੰਨ formula ਹੈ। time, time ਨਿਕਾਲਣ ਦਾ formula ਹੁੰਦਾ ਹੈ। total work ਵਟੇ per day work, ਅੱਛਾ ਇੱਕ ਗੱਲ ਧਿਆਨ ਰੱਖਿਉ, ਸਵਾਲ ਵਿੱਚ ਨਾ ਤੁਹਾਨੂੰ total work ਦਿੱਤਾ ਹੁੰਦਾ ਹੈ, ਅੋਰ ਨਾ ਤੁਹਾਨੂੰ per day work ਦਿੱਤਾ ਹੁੰਦਾ ਹੈ, ਇਹ ਨਿਕਾਲਣਾ ਪਏਗਾ, ਚੱਲੋ, ਹੁਣ ਮੈਂ ਅੱਜ ਇੱਕ ਨਵਾਂ formula ਲੈ ਕੇ ਆਇਆਂ, ਤੁਹਾਡੇ ਵਾਸਤੇ ਉਹ ਹੈ total work ਦਾ formula, total work ਦਾ formula, ਕੀ ਹੁੰਦਾ ਹੈ, per day work into time ਨਾਲ note ਕਰੋ ਜਲਦੀ ਜਲਦੀ, per day work into time ਨਵਾਂ formula ਨਹੀਂ ਹੈ, ਇਹਦੇ ਨਾਲ ਹੀ ਬਣਿਆ। ਜੇ per day work ਇੱਥੇ ਭਾਗ ਚ ਹੈ, ਇਹਨੂੰ ਮੈਂ ਕਹੂੰਗਾ ਉੱਧਰ ਜਾ, ਇਹ ਉੱਧਰ ਜਾ ਕੇ ਕੀ ਹੋ ਜਾਊਗਾ, ਗੁਣਾ ਚ ਹੋ ਜਾਊਗਾ, time ਨਾਲ ਕੀ ਹੋ ਜਾਊਗਾ, ਗੁਣਾ ਚ, per day work ਗੁਣਾ ਹੋ ਜਾਊਗਾ, time ਨਾਲ, per day work ਅਤੇ time ਗੁਣਾ ਹੋ ਜਾਣਗੇ, ਕੀ ਆ ਜਾਊਗਾ, total work ਇਹੀ formula ਨਾਲ ਇੱਕ formula ਬਣਿਆ। ਬੱਸ per day work ਉੱਧਰ ਜਾ ਕੇ ਗੁਣਾ ਹੋ ਗਿਆ। ਚੱਲੋ, ਹੁਣ ਜਿਹੜੇ ਮੈਂ ਤੁਹਾਨੂੰ ਸਵਾਲ ਦੱਸਣ ਜਾ ਰਿਹਾਂ, ਕੰਨ ਖੋਲ੍ਹ ਕੇ ਸੁਣੋ, ਕੰਨ ਆਏਂ ਕਰ ਲਉ, ਖੋਲ੍ਹ ਲਉ ਪਹਿਲਾਂ, ਕੰਨ ਖੋ਼ਲ ਕੇ ਸੁਣ ਲਉ।

ਅਤੇ ਲਗਭਗ ਦੇਖਿਉ ਕਿੰਨੇ ਜਣੇ ਉੱਧਰਲੀ side ਹੈ, Unacademy ਤੇ ਵੀ ਦੇਖੋ class ਜਿਹੜੇ ਲਾ ਰਹੇ ਆ ਉਹ ਇਹ ਵੀ ਦੋਸਤੋ ਪੈਂਤੀ ਜਣੇ ਉੱਧਰ ਲਾ ਰਹੇ ਆ, ਯਾਨੀ ਕਿ ਕੱਲ੍ਹ ਤੋਂ ਘੱਟ ਤੋਂ ਘੱਟ ਸਾਢੇ ਪੰਜ ਸੌ ਦੇ ਕਰੀਬ ਜਣਾ ਜਨ ਲਗਾ ਰਿਹਾ ਹੈ, ਕੀ ਇਹ ਸਾਢੇ ਪੰਜ ਸੌ ਤੋਂ ਸ਼ਾਢੇ ਪੰਜ ਸੌ ਸਫਲ ਹੋਊਗਾ, ਮੈਂ ਕਹਿੰਦਾ guarantee ਹੈ ਨਹੀਂ, ਨਹੀਂ ਹੁੰਦਾ, ਇਹ ਸਾਢੇ ਪੰਜ ਸੌ ਵਿੱਚ ਪੰਦਰਾਂ ਵੀਹ ਜਣੇ ਹੁਣੀ ਪੰਜ ਮਿੰਟਾਂ ਬਾਅਦ ਭੱਜ ਜਾਣਗੇ। ਦੂਜੇ ਦਸ ਦਿਨਾਂ ਬਾਅਦ, ਮਿੰਟਾਂ ਬਾਅਦ ਭੱਜ ਜਾਣਗੇ, ਕੋਈ ਪੰਦਰਾਂ ਮਿੰਟ ਬਾਅਦ ਕਿਸੇ ਨੂੰ ਨੀਂਦ ਆਉਣ ਲੱਗ ਜਾਊਗੀ, ਕਿਸੇ ਨੂੰ ਥੋੜ੍ਹੀ ਜਿਹੀ ਮੰਮੀ ਆਵਾਜ਼ ਮਾਰੂਗੀ, ਉਹ ਫਟਾਫਟ ਚੱਲ ਜਾਊਗਾ, ਇਹ ਜਿਹੇ candidate ਕਾਮਯਾਬ ਨਹੀਂ ਹੁੰਦੇ, ਮੈਂ ਪਹਿਲੇ ਕਹਿ ਰਿਹਾ, ਠੀਕ ਹੈ ਨਾ, ਹਾਂ ਅਤੇ ਇਹ ਲੋਕ ਕੀ ਆ, ਜਿਹੜੇ ਬਾਅਦ ਚ ਅੱਗੇ ਜਾ ਕੇ ਪਛਤਾਉਣਗੇ ਬਈ ਹਾਂ ਕਾਸ਼ ਅਸੀਂ ਉੱਥੇ, ਹੁਣ ਕਿਸੇ ਦਾ ਇੱਕ ਦਮ ਮਨ ਕਰੂਗਾ ਬਈ ਚੱਲ ਯਾਰ class ਤਾਂ ਲੱਗੀ ਹੁੰਦੀ, ਆਪਾਂ ਵੱਟਸਐਪ ਵੀ ਨਾਲ ਚਲਾ ਲਈਏ, ਅਸੀਂ ਦੇਖ ਲਈਏ ਬਾਅਦ, ਤੁਸੀਂ ਫੇਰ ਨਹੀਂ ਕਾਮਯਾਬ ਹੋਵੋਂਗੇ, ਚੱਲੋ ਧਿਆਨ ਰੱਖਿਉਂ, ਕਾਮਯਾਬ ਕੁੱਛ ਲੋਕ ਹੀ ਹੁੰਦੇ ਆ, ਜਿਹੜੇ ਜ਼ਿੱਦੀ ਹੁੰਦੇ ਆ, ਜਿਹੜੇ ਜ਼ਿੱਦੀ ਬਣਨਗੇ, ਰੂਟੀਨ ਚ ਜ਼ਿੱਦ ਜਿੱਦ ਪੂਰੀ ਕਰਨਗੇ ਬਈ ਹਾਂ ਯਾਰ ਰੋਜ਼ ਦਾ ਕੰਮ ਰੋਜ਼ ਪੂਰਾ ਕਰਨਾ ਹੈ, ਕੋਈ target ਕੋਈ syllabus ਸਾਰਾ ਕੁੱਝ, proper plan ਬਣਾਉਣਗੇ, ਉਹ ਜਿੱਤਣਗੇ, ਧਿਆਨ ਰੱਖਿਉਂ, ਚੱਲੋ, ਦੇਖੋ ਹੁਣ ਮੈਂ ਤੁਹਾਨੂੰ ਇਹ ਨਵਾਂ ਜਿਹੜਾ formula ਦਿੱਤਾ ਹੈ, ਪਿਛਲੀ ਵਾਰ ਕੀ ਹੁੰਦਾ ਸੀਗਾ ਬਈ total work ਦਿੱਤਾ ਨਹੀਂ ਹੁੰਦਾ ਸੀ, ਲੇਕਿਨ ਹੁਣ ਮੈਂ ਜਿਹੜੇ ਸਵਾਲ ਦੇਣ ਜਾ ਰਿਹਾ ਤੁਹਾਨੂੰ ਹੁਣ, ਉਹਦੇ ਚ total work ਸਵਾਲ ਚੋਂ ਹੀ ਲੱਭਣਾ ਪਊਗਾ। ਤੁਹਾਨੂੰ ਅੱਡ ਤੋ ਮੰਨਣ ਦੀ ਲੋੜ ਨਹੀਂ ਹੈ, ਇੱਥੇ ਮੰਨਣਾ ਪੈਂਦਾ ਸੀ, ਆਪਾਂ ਨੂੰ ਬਈ total work LCM ਲੈ ਕੇ ਮੰਨ ਲਉ, ਇੱਥੇ ਨਹੀਂ ਮੰਨਣਾ ਪਊਗਾ, ਇੱਥੇ ਤੁਹਾਨੂੰ ਆਹ ਦੋਨੋਂ ਗੱਲਾਂ ਦਿੱਤੀਆਂ ਹੋਣਗੀਆਂ, ਇੱਥੇ ਤੁਹਾਨੂੰ ਇਹ ਦੋਨੋ ਗੱਲਾਂ ਦਿੱਤੀਆਂ ਹੋਣਗੀਆਂ, ਜਦੋਂ ਦੋਨੋਂ ਗੱਲਾਂ ਦਿੱਤੀਆ ਹੋਈਆਂ, ਤਾਂ definite ਆਪਾਂ total work ਨਿਕਾਲ ਲਾ ਗੇ। ਕਿਵੇਂ ਦਿੱਤੀਆਂ ਹੋਣਗੀਆਂ total ਗੱਲਾਂ, ਦੁਬਾਰਾ ਦੇਖੋ, ਦੋਨੋ ਗੱਲਾਂ ਉਹ ਕਹਿਣਗੇ A ਅਤੇ B ਦਾ ਜਿਹੜਾ per day work ਹੈ, ਉਹ ਹੈ, A ਬਣਾਉਦਾ ਰੋਜ਼ ਤਿੰਨ ਦੀ ਬਾਰਾਂ A ਬਣਾਉਂਦਾ ਰੋਜ਼ ਦੋ ਦੀ ਬਾਰਾਂ

ਆਪਾਂ ਨੂੰ ਇਹਨਾ ਵਿੱਚੋਂ ਇੱਕ ਗੱਲ ਦੱਸਣਗੇ, ਜਿੰਨ੍ਹਾ ਨੇ ਕੀਤਾ ਹੋਇਆ ਉਹ revise ਕਰ ਲਉ ਫਟਾਫਟ, ਜਿੰਨ੍ਹਾ ਨੇ mean ਕਈ ਜਣੇ ਹੋ ਸਕਦੇ ਆ, class ਲਾ ਰਹੇ ਜਿੰਨ੍ਹਾ ਨੇ ਮੇਰੇ ਕੋਲ ਆਹ ਪਹਿਲਾਂ ਕੀਤਾ ਹੋਇਆਂ ਹੈ, ਉਹ ਕੋਸ਼ਿਸ਼ ਕਰਨਗੇ ਬਈ ਫਟਾਫਟ ਦੋ second ਚ ਕਿਵੇਂ answer ਨਿਕਾਲਣਾ। ਇਹ ਮਨ ਚ ਹੀ ਕਿਵੇਂ ਨਿਕਾਲਣਾ ਹੈ, ਇਹ ਵੀ ਮਨ ਚ ਕਿਵੇਂ ਨਿਕਾਲਣਾ ਹੈ। ਆਪਾਂ ਨੂੰ ਇਹ ਤਿੰਨਾਂ ਵਿੱਚੋਂ ਕੋਈ ਵੀ ਇੱਕ ਗੱਲ ਦੱਸੀ ਜਾਊਗੀ, ਮੰਨ ਲਉ ਉਹਨਾ ਨੇ ਦੱਸਿਆ ਬਈ A ਦੇ ਦਿਨ ਦੱਸ ਤੇ, ਬਈ A ਉਸ ਕੰਮ ਨੂੰ ਵੀਹ ਦਿਨਾਂ ਵਿੱਚ ਕਰਦਾ ਹੈ। ਹੁਣ ਜਿੰਨੇ ਮਰਜ਼ੀ ਦਿਨ ਪੁੱਛ ਲੈਣ, ਆਪਾਂ ਹਨੇਰੀਆਂ ਉਠਾ ਦਿਆਂਗੇ। ਚੱਲੋ ਆਹ ਸਵਾਲ ਦਿੱਤਾ ਹੋਇਆ ਹੈ, ਬਈ A ਅਤੇ B ਦਾ per day work ਤਿੰਨ ਜ਼ਬਰ per day ਅੋਰ ਦੋ ਜ਼ਬਰ per day ਹੈ, ਜੇ A ਉਸ ਕੰਮ ਨੂੰ ਵੀਹ ਦਿਨਾਂ ਚ ਕਰਦਾ ਹੈ, B ਕਿੰਨੇ ਚ ਕਰੂਗਾ, ਚੱਲੋਂ ਪਹਿਲਾਂ ਆਪਾਂ ਨਿਕਾਲਾਂਗੇ, total work, A ਦਾ time ਦਿੱਤਾ ਹੈ, time ਦਾ ਦਿੱਤਾ ਹੈ, per day work ਵੀ A ਦਾ ਲਿਖਾਂਗੇ। A ਦਾ time ਦਿੱਤਾ ਨਾ, ਧਿਆਨ ਰੱਖਿਉ, per day work ਉਹਦਾ ਨਿਕਲਣਾ ਜਿਹਦਾ time ਹੈ। ਮੈ A ਹਾਂ, ਮੈਂ ਰੋਜ਼ ਕਿੰਨੀਆਂ ਦੀਵਾਰਾਂ ਬਣਾਉਂਦਾ, ਮੈਂ ਬਣਾਉਂਦਾ ਤਿੰਨ ਦੀਵਾਰਾਂ, ਮੈਂ ਪੂਰਾ ਕੰਮ ਕਿੰਨੇ ਦਿਨ ਚ ਕੀਤਾ, ਵੀਹ ਦਿਨਾਂ ਚ, ਕਿੰਨੇ ਦਿਨਾਂ ਚ ਕੀਤਾ, ਵੀਹ ਦਿਨਾਂ ਚ, ਲਉ ਜੀ, ਕਿੰਨੀਆਂ ਦੀਵਾਰਾਂ ਹੋ ਗਈਆਂ total ਸੱਠ, ਕਿੰਨੀਆਂ ਦੀਵਾਰਾਂ ਹੋ ਗਈਆਂ total ਸੱਠ, clear ਹੈ, ਚੱਲੋ, ਹੁਣ total ਦੀਵਾਰਾਂ ਹੋ ਗਈਆਂ, ਸੱਠ, ਆਪਾਂ ਕੰਮ ਕਰਾਉਣਾ B ਕੋਲੋਂ, ਜਿਹਦੇ ਪਾਸ ਜਿਹਦਾ time ਨਿਕਾਲਣਾ per day work ਉਹਦਾ ਹੀ ਲਿਖਾਂਗੇ, ਆਪਾਂ B ਦਾ per day work ਲਿਖਾਂਗੇ, ਦੋ wall per day ਦੇਖੋ ਇਹ ਸੱਠ ਦੀਵਾਰਾਂ ਮੈਂ B ਕੋਲੋਂ ਬਣਾਉਣੀਆਂ B ਰੋਜ਼ ਦੋ ਦੀਵਾਰਾਂ ਬਣਾਉਂਦਾ, ਕਿੰਨੇ ਦਿਨ ਲੱਗਣਗੇ, ਤੀਹ ਦਿਨ ਲੱਗਣਗੇ, ਕਿੰਨੇ ਦਿਨ ਲੱਗਣਗੇ, ਤੀਹ ਦਿਨ, ਦੇਖੋ ਸਭ ਤੋਂ ਪਹਿਲਾਂ ਮੈਂ total work ਨਿਕਾਲਣਾ ਹੈ, ਦੇਖੋ ਹੁਣ ਇਹ formula ਦੋਨੇ use ਹੋਣਗੇ, ਪਹਿਲਾਂ ਇਹ use ਕਰਨਾ, total work ਆ ਜਾਊਗਾ ਇੱਥੇ ਫਿੱਟ ਕਰਨਾ, ਫਿਰ ਜਿਹਦੇ ਕੋਲੋਂ ਕੰਮ ਕਰਾਉਣਾ ਉਹਦੇ per day work ਲਿਖਣਾ ਹੈ, ਮੈਂ ਕੰਮ B ਕੋਲੋਂ ਕਰਾਉਣਾ ਸੀ, ਮੈਂ B ਦਾ per day work ਲਿਖਿਆ, ਆਹ ਰਿਹਾ B ਦਾ per day work ਦੋ wall per day ਤੀਹ ਦਿਨ ਲੱਗਣਗੇ, ਕਿੰਨੇ ਦਿਨ ਲੱਗਣਗੇ ਤੀਹ ਦਿਨ,

ਕਿੰਨੀਆਂ ਦੀਵਾਰਾਂ ਬਣਾਉਣਗੇ, ਪੰਜੋ ਦੀਵਾਰਾਂ, ਬਾਰਾਂ ਦਿਨ ਲੱਗਣਗੇ, ਕਿੰਨੇ ਦਿਨ ਲੱਗਣਗੇ, ਬਾਰਾਂ ਦਿਨ, ਕਿੰਨੇ ਦਿਨ ਲੱਗਣਗੇ, ਬਾਰਾਂ ਦਿਨ, clear ਹੈ ਚੱਲੋ ਹੁਣ ਮੈਂ ਤੁਹਾਨੂੰ ਦੱਸਦਾਂ ਜ਼ਰੂਰੀ ਥੋੜ੍ਹੀ ਹੈ, ਬਈ ਆਪਾਂ ਨੂੰ ਵੀਹ ਦਿੱਤਾ ਹੋਊਗਾ, ਤੀਹ ਦੀਵਾਰਾਂ ਪੁੱਛਿਆ ਹੋਊਗਾ।

ਆਹ ਦੋਨੋ ਨਹੀਂ ਦਿੱਤਾ ਹੈ। ਪੁੱਛ ਲਏ ਕੋਈ ਗੱਲ ਨਹੀਂ। time ਕਿਹਦਾ, A ਅਤੇ B ਦਾ, A ਅਤੇ B ਮਿਲਕੇ ਪੂਰਾ ਕੰਮ ਕਰਦੇ ਆ ਬਾਰਾਂ ਦਿਨਾਂ ਚ, ਜੇ time A ਅਤੇ B ਦਾ ਹੈ, per day work ਵੀ A ਅਤੇ B ਦਾ ਹੋਊਗਾ, ਆਪਾਂ ਦੋਨੋ ਮਿਲਕੇ ਪੂਰਾ ਕੰਮ ਕਰਦੇ ਹਾਂ, ਬਾਰਾਂ ਦਿਨਾਂ ਚ, ਆਪਾਂ ਦੋਨੋ ਮਿਲਕੇ ਇੱਕ ਦਿਨ ਚ ਕਿੰਨੀਆਂ ਦੀਵਾਰਾਂ ਬਣਾਉਣਗੇ, ਤਿੰਂਨ ਅੋਰ ਦੋ ਪੰਜ। total ਦੀਵਾਰਾਂ ਆ ਗਈਆਂ, total ਦੀਵਾਰਾਂ ਆ ਗਈਆਂ, ਫੇਰ ਉਹੀ ਉੱਪਰ ਵਾਲਾ process ਕਿਹਦੇ ਦਿਨ ਨਿਕਾਲਣੇ A ਦੇ, total ਕੰਮ ਆ ਗਿਆ, ਸੱਠ ਦੀਵਾਰ, A ਦਾ per day work ਤਿੰਨ wall per day ਯਾਰ ਆਹ formula ਹੀ ਲਾਈ ਜਾਂਦਾ, ਮੈਂ ਕੋਈ ਨਵਾਂ ਥੋੜ੍ਹੀ ਲਾਈ ਜਾਂਦਾ, ਤਿੰਂਨ wall per day, ਵੀਹ ਦਿਨ ਜੇ ਆਹੀ ਸੱਠ ਦੀਵਾਰਾਂ ਦੋ wall per day ਕਰਾਂਗੇ, ਸੱਠ ਵਟਾ ਦੋ wall per day ਤੀਹ ਦਿਨ, ਯਾਨੀ ਆਹ ਤਿੰਨਾਂ ਵਿੱਚੋਂ ਕਿਸੇ ਵੀ ਦੋ ਜਣਿਆਂ ਦੇ ਦਿਨ ਦਿੱਤੇ ਜਾ ਸਕਦੇ ਹੈ, ਇੱਕ ਜਣੇ ਦੇ ਦਿਨ ਦਿੱਤੇ ਜਾ ਸਕਦੇ, ਇਹ ਤਿੰਨਾ ਵਿੱਚੋਂ ਕਿਸੇ ਦੇ ਵੀ ਦਿਨ ਦਿੱਤੇ ਜਾਣਗੇ, ਸਮਝ ਆਇਆ ਨਹੀਂ ਆਇਆ, ਸਮਝ ਆਇਆ ਹੈ ਜਾਂ ਨਹੀਂ ਆਇਆ, ਜਲਦੀ, ਜਲਦੀ, okay ਕਰੋ, ਜੇ ਇਹ ਤਿੰਨਾਂ ਵਿੱਚੋਂ ਕਿਸੇ ਇੱਕ ਦੇ ਦਿਨ ਮੈਂ ਦੇ ਦਿਆਂ। ਹਾਂਜੀ ਚੱਲੋ ਫਟਾਫਟ ਜਲਦੀ okay ਕਰੋ, ਅਤੇ time ਹੋ ਚੁੱਕਿਆ, ਜਲਦੀ ਜਲਦੀ ਇਹਨੂੰ ok concept ਕਰੋ, ਫੇਰ ਲੈ ਕੇ ਆਉਂਦੇ ਹਾਂ, ਚੱਲੋ time ਹੋ ਗਿਆ, ਇੱਕ ਛੋਟੀ ਜਿਹੀ add ਦਾ, ਫਟਾਫਟ add start ਕਰ ਦੇ, ਹਾਂਜੀ, ਜੇ ਤੁਸੀਂ ਕੋਈ ਅਰੋੜਾ classes ਦਾ online course ਲੈਣਾ ਚਾਹੁੰਦੇ ਹੋ ਤਾਂ ਹੋਲੀ offer ਅੱਜ ਅੱਜ ਵਾਸਤੇ last ਚੱਲ ਰਿਹਾ ਸਵੇਰੇ ਅੱਠ ਵਜੇ ਇਹ offer ਖਤਮ ਹੋ ਜਾਏਗਾ, ਧਿਆਨ ਰੱਖਿਉ। ਹੋਲੀ offer ਵਿੱਚ ninety nine ਚ ਦੇ ਰਹੇ ਹਾਂ, ਲੇਕਿਨ ਇੱਥੇ ਮੈਂ ਤੁਹਾਨੂੰ ਸਾਫ ਦੱਸ ਦਿਆਂ, ਰੋਜ਼ ਦੀ ਰੋਜ਼ participate ਠੀਕ ਹੈ ਨਾ, ninety nine rupees ਵਿੱਚ ਸੌ ਦਿਨਾ ਦੀ validity ਹੁੰਦੀ ਹੈ, ਪੂਰਾ ਕੋਰਸ ਚਾਹੇ ਉਹ ਪਟਵਾਰੀ ਦਾ ਹੋਵੇ, ਹੋਵੇ ਅੱਡ ਕੋਰਸ ਜਿਹੜੇ ਇਹ ਭਾਵੇਂ sub inspector, constable, ਸਿਰਫ ਅੋਰ ਸਿਰਫ ਗਿਆਰਾਂ ਸੌ ਰੁਪਏ ਵਿੱਚ ਹੁੰਦਾ ਹੈ। ਠੀਕ ਹੈ, ਆਹ ਵਾਲੇ ਜਿਹੜੇ ਜਿਹੜੇ offer ਹੈ, ਵਿੱਚ ninety nine ਦੇ, constable ਇਕੱਲਾ batch, sub inspector ਇਕੱਲਾ batch, ਪਟਵਰੀ ਇਕੱਲਾ batch, ਹਾਂ ਜੇ ਤੁਹਾਨੂੰ ਪਟਵਾਰੀ ਦੀ ਚਾਹੀਦਾ ਤਾਂ ਦੋ ਹਜ਼ਾਰ ਦਾ

ਜੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਹੂੰਗਾ ਬਈ ਨਵਾਂ batch ਦਸ ਤਾਰੀਕ ਤੋਂ ਯਾਨੀ ਕੱਲ੍ਹ ਤੋਂ start ਹੋ ਰਿਹਾ ਹੈ। ਦਸ ਮਾਰਚ ਤੋਂ start ਹੋ ਰਿਹਾ ਹੈ। ਤੁਸੀਂ ਇੱਥੇ ਆਉ, class ਲਾਉਣ ਆਉ, ਗੁਰੂਕੁੱਲ ਵਿੱਚ ਰਹੋ ਨਾਲ, ਗੁਰੂਕੁੱਲ ਵਿੱਚ ਰਹਿਣ ਸਹਿਣ ਦਾ ਸਾਰਾ arrangement ਖਾਣ ਪੀਣ ਦਾ ਸਾਡੇ ਵੱਲੋ ਬੜੇ ਹੀ nominal charges ਤੇ ਹੋ ਰਿਹਾ, ਹੈ ਨਾ, ਜੇ ਤੁਸੀਂ ਇੱਥੇ ਨਹੀਂ ਆ ਸਕਦੇ, ਕੋਈ ਗੱਲ ਨਹੀਂ, ਫੇਰ ਤੁਸੀਂ app download ਕਰੋ, ਘਰੇ ਬੈਠੇ ਬੈਠੇ offer price ਕਰੋ, ਅਰੋੜਾ classes ਦੀ app download ਕਰਕੇ name code text ਮਰਜ਼ੀ ਹੈ ਭਰੋਗੇ, ਤੁਹਾਨੂੰ ਮੋਬਾਇਲ ਦੀ ਸਕਰੀਨ ਕੁੱਝ ਇਹੋ ਜਿਹੀ ਨਜ਼ਰ ਆਊਗੀ। ਸਭ ਤੋਂ ਨੀਚੇ course ਆਊਗਾ, click ਕਰਿਉ, ਇੱਥੇ, ਆਪਦਾ favorite course ਲਿਖਿਉ, ਜਿਹੜਾ ਵੀ ਲੈਣਾ ਹੈ, ਪਟਵਾਰੀ ਲੈਣਾ, ਪਟਵਾਰੀ ਲਿਖ ਦਿਉ, sub inspector ਲੈਣਾ, sub inspector ਲਿਖ ਦਿਉ, ਠੀਕ ਹੈ ਨਾ, ਜਿਹੜੇ ਵੀ title ਵਿੱਚ course ਲੈਣਾ ਚਾਹੁੰਦੇ ਹੋ, ਉਸ ਚ ਲਿਖ ਸਕਦੇ ਹੋ, ਤੁਹਾਡਾ course ਉਹ ਚ ਸਭ ਤੋਂ top ਤੇ ਆ ਜਾਊਗਾ। ਬੱਸ click ਕਰਕੇ ਅੱਗੇ ਫੇਰ payment ਦਾ link ਆ ਜਾਊਗਾ, ਹੁਣੀ offer price ਠੀਕ ਹੈ ਨਾ, ਜਦਕਿ ਸਵੇਰ ਤੱਕ ਇਹ offer ਹੋ ਜਾਊ, ਆਈਫੋਨ ਵਾਲੇ App download ਕਰਕੇ org code ਹੈ arc ਜੇ ਹਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਵਾਸਤੇ ਆਹ contact number ਕਰੋ ਅਠਾਸੀ ਬਾਈ zero ਇੱਕ zero ਇੱਕ zero ਇੱਕ, ਜਾਂ ਅਠਾਨਵੇਂ ਪੰਜ ਸੌ ਛਪੰਜ਼ਾ ਠੀਕ ਹੈ ਨਾ, ਫਟਾਫਟ ਇਸ ਤੋਂ ਪਹਿਲਾਂ ਕਿ offer ਖਤਮ ਹੋ ਜਾਏ, ਆਪਦਾ ਫੋਨ ਜੋ ਹੈ ਇੱਕ ਪੰਜਾਬ ਦੀ ਸਭ ਤੋਂ ਪਹਿਲੀ ਹੈ ਨਾ

A ਅਤੇ B ਦੀ efficiency ਤਿੰਨ ratio ਦੋ ਚ ਹੈ। A ਅਤੇ B ਦੀ efficiency ਕਿਹੜੇ ratio ਚ ਹੈ। ਤਿੰਂਨ ratio ਦੋ ਚ ਹੈ, ਕਿਹੜੀ ratio ਚ ਹੈ, ਤਿੰਨ ratio ਦੋ ਵਿੱਚ ਹੈ। ਨਾ ਹੀ , ਠੀਕ ਹੈ, A ਅਤੇ B ਦੀ efficiency ਤਿੰਨ ratio ਦੋ ਚ ਹੈ। efficiency ਦਾ ਮਤਲਬ ਵੀ per day work ਹੁੰਦਾ ਹੈ, ਤੁਸੀਂ ਇਹਦੇ ਨਾਲ per day work ਲਿਖ ਲਉ, ਅੱਛਾ ਇਹ ਤਿੰਨ ਦੋ ਵੀ ਕਈ ਵਾਰ ਨਹੀਂ ਸੌਖਾ ਦਿੱਤਾ ਜਾਂਦਾ, ਉਹ ਕਹਿਣਗੇ ਬਈ A, B ਨਾਲੋਂ ਧਿਆਨ ਨਾਲ ਸੁਣੋ, A B ਨਾਲੋਂ ਪੰਜਾਹ percent ਵੱਧ ਕੰਮ ਕਰਦਾ ਹੈ, ਪੰਜਾਹ percent ਵੱਧ ਕੰਮ ਕਰਦਾ ਹੈ। ਜਦੋਂ ਵੀ percentage ਆਉਂਦੀ, ਇੱਕ side ਸੌ ਮੰਨਦੇ ਹੁੰਦੇ ਆ, ਇਹ ਜੇ ਸੌ ਦੀਵਾਰਾਂ ਮੰਨਦਾ, ਫੇਰ ਪੰਜਾਹ percent ਵੱਧ ਦੀਵਾਰਾਂ ਬਣਾਊਗਾ, ਇਹ ਬਈ ਡੂਢ ਸੌ ਬਣਾਊਗਾ, ਕਿੰਨੀ ਬਣਾਊਗਾ, ਡੂਢ ਸੌ, ਡੇਢ ਸੌ ਬੋਲਿਆ ਛਿੱਤਰ ਪੈਣਗੇ, ਡੂਢ ਸੌ ਬੋਲਣਾ, ਚੱਲੋ ਦੇਖੋ ਪੰਜਾਹ percent ਵੱਧ ਕੰਮ ਕਰਦਾ ਹੈ, ਐਵੇਂ ਬੋਲਣਗੇ, ਇਹ zero ਨਾਲ zero ਕੱਟ ਗਈ, ਪੰਜ ਤੀਆ ਪੰਦਰਾਂ, ਪੰਜ ਦੂਣੀ ਦੱਸ, ਆਹੀ ਗੱਲ ਆ ਗਈ ਤਿੰਨ ਹਿੱਸੇ ਦੋ, ਦੇਖੋ ਇਹਨੂੰ ਬੋਲਦੇ ਆ efficiency ਕਾਰਯ ਸਮਤਾ, ਬਈ A ਦੀ ਕਾਰਯ ਸਮਤਾ B ਨਾਲੋਂ ਪੰਜਾਹ percent ਵੱਧ ਹੈ, ਹੈ ਨਾ, ਅਤੇ ਕਈ ਵਾਰ ਇਹ ਗੱਲਾਂ, ratio ਜੇ ਦਿੱਤੀ ਹੁੰਦੀ ਤਾਂ ਉਹਨੂੰ ratio ਚ ਨਿਕਾਲਣੀ ਪਊਗੀ, ਜੇ ਮੈਂ ਕਹਵਾਂ ਜਿਹੜਾ A ਵੱਧ ਕੰਮ ਕਰਦਾ, ਮੈਂ ਵੀਹ percent ਲਿਖਾਂ, ਯਾਨੀ ਜੇ ਇਹ ਸੌ ਦੀਵਾਰਾਂ ਬਣਾਉਂਦਾ ਤਾਂ A ਵੀਹ percent ਵੱਧ ਹੀ ਯਾਨੀ ਇੱਕ ਸੌ ਵੀਹ ਬਣਾਊਗਾ, zero ਨਾਲ zero ਕੱਟ ਗਏ, ਦੋ ਦੇ ਪਹਾੜੇ ਨਾਲ ਕੱਟੀ ਜਾਂਦੇ ਆ, ਫੇਰ ਇਹਨਾ ਦਾ per day work ਇਹ ਆ ਗਿਆ, ਛੇ wall per day ਪੰਜ wall per day ਹੈ ਨਾ ਜਾਂ ਕਈ ਵਾਰ ਸਿੱਧਾ ਬੋਲਣਗੇ, A ਦੁੱਗਣਾ ਕੰਮ ਕਰਦਾ ਹੈ B ਨਾਲੋਂ, ਯਾਨੀ A ਇੱਕ ਦੀਵਾਰ ਬਣਾਉਂਦਾ, ਤਾਂ ਇਹ ਕਿੰਨਾ ਦੋ, ਯਾਨੀ ਧਿਆਨ ਰੱਖਿਉ ਇਹ ਜਿਹੜੀ efficiency ਹੈ ਉਹ ਕਹਿਣਗੇ ਪੰਜਾਹ percent ਵੱਧ ਕੰਮ ਕਰਦਾ, ਤੁਸੀਂ ਇੱਧਰ ਸੋ ਲਿਖ ਦਿਉ ਉੱਧਰ ਬਣ ਜੂ ਕੀ ਲਿਖਦੇ ਹੋ।

ਉੱਪਰਲੀਆਂ ਗੱਲਾਂ ਪੜ੍ਹ ਲਉ, ਮੈਂ ਪਹਿਲਾਂ formula ਲਾਉਣਾ, work ਆਲਾ ਪਹਿਲਾ formula ਲਾਉਣਾ work ਵਾਲਾ ਮੈਂ ਲਿਖ ਰਿਹਾਂ। ਅੋਰ ਦੂਜਾ formula ਲਾਉਣਾ ਹੈ, time ਵਾਲਾ time is equal to total work ਟੋਟਲੂ work ਵਟੇ ਜਿਸ ਤੇ ਵੀ ਕਰਵਾਉਣਾ ਉਹ ਸਿੱਧਾ per day work per day work ਲਉ ਜੀ, ਲਉ ਜੀ, ਘਿਉ ਨੂੰ ਭਾਂਡਾ, ਲਉ ਜੀ, ਹੁਣ ਦੇਖੋ A B ਨਾਲੋਂ ਦੁੱਗਣਾ ਵਧੀਆ ਕੰਮ ਕਰਦਾ ਹੈ ਅੱਛਾ A ਦੁੱਗਣਾ ਕੰਮ ਕਰਦਾ ਹੈ ਜੇ ਇੱਕ ਦੀਵਾਰ ਬਣਾਉਂਦਾ ਹੈ, A ਦੋ ਦੀਵਾਰਾਂ ਬਣਾਉਂਦਾ ਹੈ।

ਸਭ ਤੋਂ ਪਹਿਲਾਂ ਨਿਕਾਲਾਂਗੇ total work ਅੱਛਾ ਦੋਨੇ ਮਿਲਕੇ ਕਰਦੇ ਆ, ਅਠਾਰਾਂ ਦਿਨਾਂ ਚ, time ਦੋਹਾਂ ਦਾ ਦਿੱਤਾ, per day work ਦੋਹਾਂ ਦਾ ਲਿਖਾਂਗੇ, ਦੋਨੋ ਮਿਲਕੇ ਰੋਜ਼ ਬਣਾਉਂਦੇ ਆ, ਇਹ ਦੋ, ਇਹ ਇੱਕ, ਤਿੰਨ ਦੀਵਾਰ ਰੋਜ਼ ਬਣਾਉਂਦੇ ਆ, ਤਿੰਨ wall per day ਬਣਾਉਂਦੇ ਆ ਅਤੇ ਕੰਮ ਪੂਰਾ ਕਰਦੇ ਦਿੰਦੇ, ਪਤੰਦਰ ਅਠਾਰਾਂ ਦਿਨਾਂ ਚ ਅਤੇ total ਦੀਵਾਰਾਂ ਹੋ ਗਈਆਂ ਚੁਰੰਜ਼ਾ ਅੱਛਾ per day work ਜੇ ਇਹੀ ਕੰਮ A ਕੋਲੋਂ ਕਰਵਾਉਣਾ, A ਦਾ per day work ਕਿੰਨਾ ਹੈ, ਦੋ wall per day ਕਿੰਨਾ ਆਊਗਾ, ਦੋ wall per day ਆ ਗਿਆ ਸਤਾਈ ਦਿਨ, ਕਿੰਨੇ ਦਿਨ ਲੱਗਣਗੇ, ਸਤਾਈ ਦਿਨ, ਸਮਝ ਆਇਆ ਨਹੀਂ ਆਇਆ, ਜੇ ਇਹ ਚੁਰੰਜ਼ਾ ਦੀਵਾਰਾਂ ਸਾਰੀ A ਬਣਾਵੇ, A ਰੋਜ਼ ਦੋ ਦੀਵਾਰਾਂ ਬਣਾਉਂਦਾ ਹੈ, ਕਿੰਨੇ ਦਿਨ ਲੱਗਣਗੇ, ਸਤਾਈ ਦਿਨ, ਲਾਡੀ ਕਹਿ ਰਹੀ ਹੈ, ਸਤਾਈ ਦਿਨ ਬਿਨਾ ਪੈੱਨ ਨਾਲ ਕਰਤੇ, ਉਹ ਵਾਹ ਜੀ ਵਾਹ ਲਾਡੀ ਤੂੰ ਤਾਂ ਨਾਇਬ ਤਹਿਸੀਲਦਾਰ ਲੱਗੇਗੀਂ। ਸਮਝ ਆਇਆ ਨਹੀਂ ਆਇਆ, ਸਮਝ ਆਇਆ ਨਹੀਂ ਆਇਆ, ਫਟਾਫਟ okay ਕਰੋ, ਦੇਖੋ ਆਹ ਵਾਲੀ ਗੱਲ ਪਹਿਚਾਨੀ ਹੈ, ਲੋਕ efficiency ਵਾਲੇ ਸਵਾਲ ਜਿਹੜੇ ਇਹ ਆਉਂਦੇ ਸੀਗੇ ਛੱਡ ਕੇ ਆ ਜਾਂਦੇ ਸੀ, ਹੁਣ ਨਹੀਂ ਛੱਡਦੇ, ਹੁਣ ਤਾਂ ਆਪਾਂ ਅਰੋੜਾ classes ਕੋਲੋਂ ਪੜ੍ਹ ਲਿਆ। ਹੁਣ ਨਹੀਂ ਪਰ ਛੱਡਦੇ ਆਪਾਂ ਸਵਾਲ ਹੈ ਨਾ clear ਹੈ, ਸਮਝ ਆਇਆ ਨਹੀਂ ਆਇਆ ਲਉ ਜੀ, ਫਟਾਫਟ ਰੇਲ ਬਣਾਉ, ਰੇਲ ਬਣਾ ਦਿਉ ਜਲਦੀ ਜਲਦੀ, ਦੇਖਦੇ ਹਾਂ ਕਿਹੜਾ ਬਿਨਾ ਪੈੱਨ ਦੇ ਕਰੂਗਾ, ਜਲਦੀ ਜਲਦੀ ਰੇਲ ਬਣਾ ਦਿੰਦੇ ਆ ਜਲਦੀ ਜਲਦੀ ਰੇਲ ਫਟਾਫਟ ਕਰੋ ਜਲਦੀ ਜਲਦੀ, ਤਿੰਨ ਗੁਣਾ ਵਧੀਆ ਕੰਮ ਕਰਦਾ, ਉਹ ਇੱਕ ਦੀਵਾਰ ਬਣਾਉਂਦਾ, ਤਿੰਨ ਦੀਵਾਰਾਂ ਬਣਾਉਂਦਾ, ਜੇ ਦੋਹੇ ਮਿਲਕੇ ਗਿਆਰਾ ਦਿਨਾਂ ਚ ਅਰੇ ਭਾਈ ਦੋਨਾ ਦੇ ਮਿਲਕੇ per day ਹੈ ਚਾਰ ਦੀਵਾਰਾਂ, ਗਿਆਰਾਂ ਦਿਨਾਂ ਚ ਪੂਰਾ ਕੰਮ ਕਰਦੇ ਆਏਂ ਨੀ ਚੁਤਾਲੀ ਦੀਵਾਰਾਂ ਐ, ਇਹ ਚੁਤਾਲੀ ਦੀਵਾਰਾਂ ਮੈਂ ਕਿਹਦੇ ਕੋਲੋਂ ਬਣਵਾਉਣੀਆਂ

ਆਹ total work ਦਾ formula ਮੈਂ detail ਚ ਥੋੜ੍ਹੀ ਲਿਖੂਗਾਂ ਵਾਰ ਵਾਰ, ਬਈ per day work into time time A ਅਤੇ B ਦਾ ਹੈ ਅਤੇ Per day work A ਅਤੇ B ਦਾ ਲਿਖੋ, A ਅਤੇ B ਦੋਨੋ ਮਿਲਕੇ per day ਕਿੰਨਾ ਬਣਾਉਂਦੇ ਆ, ਚਾਰ ਦੀਵਾਰਾਂ, ਗਿਆਰਾਂ ਦਿਨਾਂ ਚ ਚੁਤਾਲੀ ਦੀਵਾਰਾਂ total ਕੰਮ ਜਿਹਦੇ ਕੋਲੋਂ ਕਰਵਾਉਣਾ ਹੁੰਦਾ per day work ਸਮਝ ਆਇਆ ਨਹੀਂ ਆਇਆਂ, ਜਿਹਨੂੰ ਨਹੀਂ ਸਮਝ ਆਇਆ, ਉਹ ਜਾ ਕੇ ਆਪਣੀ ਭੈਂਸ ਚਰਾਏ, ਫਟਾਫਟ ਪੰਜਾਹ percent ਵਧੀਆਂ ਕੰਮ ਕਰਦਾ ਹੈ। ਉਹ ਸੌ ਕੰਮ ਕਰਦਾ ਹੈ, ਇਹ one fifty ਕਰੂਗਾ, ਤਿੰਨ ਦਿਨ ਚ ਦੋ ਆ ਗਈਆਂ, ਇਹ ਤੋਂ ਬਾਅਦ ਤਾਂ ਤੁਸੀਂ ਕਰ ਹੀ ਲਉਗੇ, ਇਹਦੇ ਬਾਅਦ ਤਾਂ ਤੁਸੀਂ ਕਰ ਹੀ ਲਉਗੇ।

ਲਉ ਜੀ ਆਹ ਕਰੋ, ਦੇਖੋ ਇੱਕ ਹੁੰਦਾ ਹੈ, ਅੱਸੀ percent ਜ਼ਿਆਦਾ ਕੰਮ ਕਰਦਾ ਹੈ। ਇੱਕ ਹੁੰਦਾ ਅੱਸੀ percent ਵਧੀਆ ਹੈ। ਦੋਨਾਂ ਚ ਫਰਕ ਹੈ ਪਿਛਲੀ ਵਾਰ ਜਿਹੜਾ word ਸੀਗਾ, ਅੱਛਾ, ਪੰਜਾਹ percent ਜ਼ਿਆਦਾ, A, B ਨਾਲੋ one fifty percent ਵਧੀਆ ਕੰਮ ਕਰਦਾ ਹੈ। ਇੱਥੇ ਜ਼ਿਆਦਾ word ਨਹੀਂ ਲਿਖਿਆ, ਇੱਕ ਮਿੰਟ ਰੁਕੋ। ਇੱਥੇ ਵੱਧ word ਲਿਖਣਾ ਸੀਗਾ। ਵੱਧ ਵਧੀਆ, ਪੰਜਾਹ percent ਵੱਧ ਵਧੀਆ ਕੰਮ ਕਰਦਾ ਹੈ। ਵੱਧ word ਲਿਖਣਾ ਸੀਗਾ, ਚੱਲੋ, ਦੇਖੋ, ਇੱਕ ਹੁੰਦਾ ਹੈ ਅੱਸੀ percent more efficient ਅੱਸੀ percent ਵੱਧ ਕੰਮ ਕਰਦਾ ਹੈ। ਇੱਕ ਹੁੰਦਾ ਹੈ ਅੱਸੀ percent ਹੀ ਕੰਮ ਕਰਦਾ ਹੈ। ਇੱਥੇ ਇਸ ਲਾਈਨ ਤੋਂ ਬੱਚ ਕੇ ਰਿਹੋ, ਅੱਸੀ percent ਵਧੀਆ, ਤੁਲਨਾ ਵਿੱਚ ਅੱਸੀ percent ਵਧੀਆ, ਯਾਨੀ ਉਹ ਕਹਿੰਦਾ B ਜਿਹੜਾ ਹੈ A ਦੀ ਤੁਲਨਾ ਨਾਲੋਂ ਅੱਸੀ percent ਵਧੀਆ

ਪੰਜ ਦੂਣੀ ਦੱਸ, ਚਾਰ ਦੂਣੀ ਅੱਠ, ਲਉ ਜੀ, ਹੁਣ ਉਹਨਾ ਨੇ ਕਿਹਾ A ਇਕੱਲਾ ਕੰਮ ਕਰਦਾ ਹੈ, ਕਿੰਨੇ ਦਿਨਾਂ ਚ ਕਰੂਗਾ, ਜੇ B ਕਰਦਾ ਹੈ, ਵੀਹ ਦਿਨਾਂ ਚ, ਚੱਲੋ ਠੀਕ ਹੈ, ਸਭ ਤੋਂ ਪਹਿਲਾਂ work ਨਿਕਾਲਦੇ ਹਾਂ, total work ਨਿਕਾਲਣ ਦਾ formula ਕੀ ਹੁੰਦਾ ਹੈ per day work into time time ਦਿੱਤਾ ਇਹਨਾ ਨੇ ਪਤੰਦਰਾਂ ਨੇ B ਦਾ, B ਕਰਦਾ ਹੈ ਵੀਹ ਦਿਨਾਂ ਵਿੱਚ, ਵੀਹ ਦਿਨਾਂ ਵਿੱਚ, B ਰੋਜ਼ ਕੰਮ ਕਰਦਾ ਹੈ, ਚਾਰ ਦੀਵਾਰਾਂ ਅਤੇ ਵੀਹ ਦਿਨਾਂ ਵਿੱਚ ਕਿੰਨੀਆਂ ਬਣਾਊਗਾ, ਅੱਸੀ ਦੀਵਾਰਾਂ। ਹੁਣ ਆਪਾਂ ਨਿਕਾਲਣਾ time, time is equal to total ਕੰਮ ਜਿਹਦੇ ਕੋਲੋਂ ਕਰਾਉਣਾ, ਉਹਦਾ per day ਕੰਮ total ਕੰਮ ਹੈ, ਅੱਸੀ ਦੀਵਾਰਾਂ ਆਹੀ ਉਤਾਰਾਂਗੇ, A ਕੋਲ ਕਰਾਉਣਾ, A ਦਾ per day work ਹੈ ਪੰਜ ਦੀਵਾਰਾਂ, ਸੌਲਾ ਦਿਨ ਲੱਗਣਗੇ, ਕਿੰਨੇ ਦਿਨ ਲੱਗਣਗੇ,

ਕਿਂੰਨੇ ਦਿਨ ਲੱਗਣਗੇ ਸੋਲਾਂ ਦਿਨ okay ਹੈ, ਸਾਰਿਆਂ ਨੇ ਜੜਤੇ ਕੋਕੇ ਹੈ, ਫਟਾਫਟ comment ਕਰੋ, ਇਹ ਗੱਲ ਸਮਝ ਆਈ, ਨਹੀਂ ਆਈ, ਜੇ ਇੱਥੇ more ਲਿਖਿਆ ਹੁੰਦਾ, ਇੱਥੇ ਵੱਧ ਤੋਂ ਵੱਧ ਲਿਖਿਆ ਹੁੰਦਾ ਫੇਰ ਇੱਕ ਸੌ ਅੱਸੀ ਆਉਣਾ ਸੀ, ਇੱਥੇ,

ਵੈਸੇ last type ਹੋਰ ਹੈ, ਵੈਸੇ ਖਤਮ ਹੋ ਜਾਊਗੀ ਅੱਜ ਦੀ class ਦੇਖੋ ਜੇ A ਦੇ ਦਿਨ ਦਿੱਤੇ ਹੋਣ, ਭਾਵੇਂ B ਦੇ ਦਿੱਤੇ ਹੋਣ, ਭਾਵੇ A plus B ਦੇ ਦਿੱਤੇ ਹੋਣ, ਆਪਾਂ ਇਹ ਸਵਾਲ ਤੁਹਾਨੂੰ ਕਰ ਲਾਂ ਗੇ, ਦੋ formula ਲਾ ਕੇ, ਪਹਿਲਾਂ ਨਿਕਾਲਾਗੇ total work ਫੇਰ ਨਿਕਾਲਾਂਗੇ time, ਲੇਕਿਨ ਜੇ ਆਪਾਂ ਨੂੰ A ਅਤੇ B ਦੇ ਦਿਨਾਂ ਦਾ difference ਦਿੰਦੇ ਆ, ਚੌਥੇ type ਦਾ ਸਵਾਲ ਹੈ, ਆਹ ਤਿੰਨ ਦੇ type ਦਾ ਸਵਾਲ ਤਾਂ ਹੈਗਾ ਸੌਖਾ, ਜੇ ਆਪਾਂ ਨੂੰ A ਅਤੇ B ਦੇ time ਦਾ ਦੇ ਦਿੱਤਾ difference ਫੇਰ ਕਿਵੇਂ ਕਰਾਂਗੇ। Sir ਜੀ ਤੁਸੀਂ ਮੈਨੂੰ ਕੁੜੀ ਬਣਾਤਾ, ਮੈਂ ਮੁੰਡਾ ਹਾਂ ਜੀ, ਮੈਂ ਤੈਨੂੰ ਪਤਾ ਨਹੀਂ ਹੈ, ਬਈ ਮੈਂ ਜਾਦੂਗਰ ਹਾਂ, ਜੇ ਤੂੰ ਮੁੰਡਾ ਹੈ ਮੈਂ ਸੱਚੀ ਤੈਨੂੰ ਕੁੜੀ ਬਣਾ ਦੇ ਦੇਊਗਾ, ਧਿਆਨ ਰੱਖੀਂ ਪੜ੍ਹਾ ਮੰਤਰ,

ਜਿਹੜੇ ਸਾਫ ਦਿਲ ਵਾਲੇ ਲੋਕ ਹੁੰਦੇ ਹੈ ਉਹਨਾ ਦਾ ਰੱਬ ਨਾਲ ਸਿੱਧਾ ਰਿਸ਼ਤਾ ਹੁੰਦਾ ਹੈ। ਜੇ ਤੁਸੀਂ ਸਾਰੇ ਮੈਨੂੰ ਕਹੋਗੇ, ਬਈ sir ਲਾਡੀ ਫਾਲਤੂ ਦੀਆਂ ਗੱਲਾਂ, ਕੁੜੀ, ਮੁੰਡੇ ਵਾਲੀਆਂ ਕਰ ਰਿਹਾ, ਇਹਨੂੰ ਕੁੜੀ ਬਣਾ ਹੀ ਦਿਉ ਅਤੇ ਮੈਂ ਸੱਚੀ ਬਣਾ ਦੇ ਦੇਊਗਾ, ਦੱਸੋ ਸਾਰੇ ਜਣੇ, ਫੇਰ ਮੈਂ ਪੜ੍ਹਾ ਮੰਤਰ, ਜਲਦੀ ਜਲਦੀ ਫਟਾਫਟ ਦੱਸਿਉ, ਦੇਖੋ ਕਈ ਵਾਰ ਤੁਹਾਨੂੰ, ਜੇ ਕਹੋ ਇਹ ਗੱਲ ਦੇ ਦਿੱਤੀ, ਇਹ ਗੱਲ ਦਿੱਤੀ, ਇਹ ਗੱਲ ਦਿੱਤੀ, ਕਿਵੇਂ ਕਰਾਂਗੇ, ਮੈਂ ਕਰਵਾ ਦਿੱਤਾ, ਸਭ ਤੋਂ ਪਹਿਲਾਂ total work ਨਿਕਾਲਣਾ ਹੈ, ਫਿਰ time ਨਿਕਾਲਣਾ, ਲੇਕਿਨ ਜੇ A ਅਤੇ B ਦੇ ਦਿਨਾਂ ਦਾ ਫਰਕ ਦਿੱਤਾ, ਉਹਨਾ ਨੇ

ਇਸ ਕਰਕੇ ਕਿਸੇ ਕੰਮ ਨੂੰ B ਨਾਲੋਂ ਦੱਸ ਦਿਨ ਪਹਿਲਾਂ complete ਕਰ ਲੈਂਦਾ, ਦੋਨਾਂ ਦੇ ਦਿਨਾਂ ਦਾ ਫਰਕ ਦੇ ਤਿਆ, ਦੋਨਾਂ ਦੇ ਦਿਨਾਂ ਦਾ ਫਰਕ ਦੇ ਤਿਆ sir ma magic ਕਰਕੇ ਪਟਵਾਰੀ ਬਣਾ ਦਿਉ

ਬਣਾ ਲਉ ਜੀ ਚੱਲੋ ਠੀਕ ਹੈ, ਚੱਲੋ ਮੈਂ ਮੰਤਰ ਪੜ੍ਹਨ ਜਾ ਰਿਹਾ ਫੇਰ ਦੇਖਿਉ, ਤਾੜੀਆਂ ਮਾਰੋ ਨਾਲ ਨਾਲ, ਨਵਦੀਪ ਕਹਿ ਰਿਹਾ ਤਾੜੀਆਂ ਚੱਲ ਚੱਲ ਲਾਡੀ ਫੇਰ ਮੈਂ ਪੜ੍ਹ ਦਿਆਂ ਮੰਤਰ, ਲਾਡੀ ਤੂੰ ਤੇਰਾ ਕੀ ਕਹਿਣਾ ਫਟਾਫਟ, ਜਿਹੜੇ ਮੁੰਡਿਆਂ ਨੇ ਪਰ ਤੂੰ ਜੀ ਲੈ ਜੀ ਲੈ ਆਪਣਾ ਤੇਰੇ ਕੋਲ ਦੋ ਮਿੰਟ ਹੋਰ ਹੈ। ਚੱਲੋ, ਚੱਲੋ ਫਟਾਫਟ, ਹੁਣ ਦੇਖੋ A ਅਤੇ B ਦੇ ਦਿਨਾਂ ਦਾ ਫਰਕ ਦਿੱਤਾ ਹੋਊਗਾ, ਕਈ ਵਾਰ, ਬਈ A B ਨਾਲੋਂ ਦਸ ਦਿਨ ਘੱਟ ਦਿਨਾਂ ਚ ਕੰਮ ਪੂਰਾ ਕਰ ਲੈਂਦਾ ਹੈ, A ਮੈਂ A ਹਾਂ। ਮੈਂ ਤੁਹਾਡੇ ਤੋਂ ਦਸ ਦਿਨ ਪਹਿਲਾਂ ਕੰਮ complete ਕਰ ਲੈਂਦਾ, ਆਪਣੇ ਦੋਨਾਂ ਦੇ ਦਿਨਾਂ ਦਾ ਫਰਕ ਦਿੱਤਾ ਹੋਇਆ ਅਤੇ ਕਿਵੇਂ ਕਰਾਂਗੇ, ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਸੁਣ ਲਉ, ਦੇਖੋ ਮੈਂ A ਹਾਂ, ਤੁਸੀਂ B ਹੋ, ਮੈਂ ਕਿਸੀ ਕੰਮ ਨੂੰ ਮੰਨ ਲਉ ਦਸ ਦਿਨਾਂ ਚ ਕਰਦਾ, ਤੁਸੀਂ ਉਹ ਕੰਮ ਨੂੰ ਮੰਨ ਲਉ ਪੰਦਰਾਂ ਦਿਨਾਂ ਚ ਕਰਦੇ ਹੋ, ਕਿੰਨੇ ਦਿਨਾਂ ਚ ਕਰਦੇ ਹੋ, ਪੰਦਰਾਂ ਦਿਨਾਂ ਚ ਆਪਣੇ ਦੋਨਾਂ ਦੇ time ਦੀ ratio ਕੀ ਹੈ, ਦੱਸ ਅਤੇ ਪੰਦਰਾਂ ਦੀ ratio ਹੋ ਸਕਦੀ ਹੈ। ਪੰਜ, ਦੱਸ ਅਤੇ ਪੰਦਰਾਂ ਦੀ ratio ਕੀ ਹੁੰਦੀ ਹੈ, ਪੰਜ ਦੂਣੀ ਦੱਸ, ਪੰਜ ਤੀਆ ਪੰਦਰਾਂ, ਦੋ ratio ਤਿੰਨ, ਚੱਲੋ ਠੀਕ ਹੈ, ਹੁਣ ਮੈਂ ਇਹਨਾ ਦਾ per day work ਨਿਕਾਲਣਾ, ਦੋਨੋਂ ਜਣੇ per day ਕਿੰਨਾ ਕੰਮ ਕਰਦੇ, ਸਭ ਤੋਂ ਪਹਿਲਾਂ total work ਮੰਨੋ, total work ਆਪਾਂ ਹਮੇਸ਼ਾ ਮੰਨਦੇ ਹਾਂ, ਇਹਨਾ ਦਾ LCM ਤੀਹ ਦੀਵਾਰਾਂ, ਇਹਨਾ ਦੇ ਪਹਾੜੇ ਚ ਜਿਹੜਾ common number ਆਉਂਦਾ, ਦੱਸ ਦਿਨਾਂ ਚ ਤੀਹ ਦੀਵਾਰਾ, ਇੱਕ ਦਿਨ ਚ ਕਿੰਨੀ ਦੀਵਾਰ ਬਣਾਊਗਾ, ਤਿੰਨ ਦੀਵਾਰ, ਪੰਦਰਾਂ ਦਿਨ ਚ ਤੀਹ ਦੀਵਾਰਾਂ, ਇੱਕ ਦਿਨ ਚ ਕਿੰਨੀਆਂ ਦੀਵਾਰਾਂ ਬਣਾਊਗਾ ਇਹ ਬੰਦਾ, ਦੋ ਦੀਵਾਰ, ਅੋਰ per day work ਨੂੰ ਬੋਲਦੇ ਆ efficiency ਇਹਦਾ ਹੀ per day work ਹੈ ਤਿੰਨ ਦੀਵਾਰ, ਇਹਦਾ per day work ਹੈ ਦੋ ਦੀਵਾਰ, ਸਿੱਧੀ ਜਿਹੀ ਗੱਲ ਹੈ, ਆਪਾਂ ਨੂੰ ਇਹਨਾ ਮਿਹਨ ਮਿਹਨਤ ਕਰਨ ਦੀ ਲੋੜ ਨਹੀਂ ਸੀ, ਜਿੰਨਾ ਜਣਿਆਂ ਦੀਆ ਤੁਹਾਨੂੰ time ਦੀ ratio ਪਤਾ ਲੱਗ ਜਾਏ, ਉਹਨਾ ਨੂੰ ਉਲਟਾ ਦਿਉ, ਉਹਨਾ ਦੀ efficiency ਹੈ ਨਹੀਂ per day work ਆ ਜਾਂਦਾ ਹੈ, time ਅਤੇ efficiency ਇੱਕ ਦੂਜੇ ਦੇ opposite ਹੁੰਦੀ ਹੈ, ਜਿਹਨੂੰ time ਘੱਟ ਲੱਗੂਗਾ। ਮੈਂ ਘੱਟ time ਚ ਕੰਮ ਕਰਦਾ, ਇਹਦਾ ਮਤਲਬ ਮੇਰੀ efficiency ਜ਼ਿਆਦਾ, ਮੈਂ ਰੋਜ਼ ਵੱਧ ਕੰਮ ਕਰਦਾ, time ਅਤੇ efficiency ਜੇ ਕਿਸੇ ਦੀ time ਦੀ ratio ਹੈ ਨਾ ਅਤੇ ਉਹਦੀ efficiency ਦੀ ratio ਇਹ ਹੋਊਗੀ, ਜੇ efficiency ਦੀ ratio ਇਹ ਹੈ ਤਾਂ time ਦੀ ratio ਇਹ ਹੋਊਗੀ, ਧਿਆਨ ਰੱਖਿਉ, time ਅਤੇ efficiency ਇੱਕ ਦੂਜੇ ਦੇ opposite ਹੁੰਦੇ ਹੈ, ਇਹ ਗੱਲ ਕੰਨ ਖੋਲ੍ਹ ਕੇ ਸੁਣ ਲਉ, ਬਹੁਤ ਗਜ਼ਬ concept ਸਿਖਾਇਆ, time ਅਤੇ efficiency ਇੱਕ ਦੂਜੇ ਦੇ opposite ਹੁੰਦੇ ਹੈ, ਹੁਣ ਆਪਾਂ ਆਹ ਵਾਲਾ rule use ਕਰਾਂਗੇ, ਦੇਖੋ ਆਪਾਂ ਨੂੰ ਇਹ ਕਹਿ ਦਿੱਤਾ ਪੰਜਾਹ percent ਵੱਧ ਕੰਮ ਕਰਦਾ ਹੈ ਯਾਨੀ ਇਹ ਸੌ ਦੀਵਾਰਾਂ ਬਣਾਉਂਦਾ ਹੈ, ਇਹ ਕਿੰਨੀਆਂ ਬਣਾਊਗਾ ਡੂਢ ਸੌ, zero ਨਾਲ zero ਕੱਟੀ ਗਈ, ਪੰਜ ਤੀਆ ਪੰਦਰਾਂ, ਪੰਜ ਦੂਣੀ ਦੱਸ, ਚੱਲੋ ਠੀਕ ਹੈ, ਹੁਣ ਮੇਰੇ ਕੋਲ efficiency ਦੀ ratio ਆ ਗਈ, ਅਤੇ ਮੇਰੇ ਕੋਲ time ਦਾ difference ਹੈ, time ਦਾ difference ਹੈ ਮੈਂ efficiency ਦੀ ratio ਨਾਲ ਕਿਹਦੀ ratio ਨਿਕਾਲੂਗਾਂ, time ਦੀ, ਇਹ ਵਾਲਾ ਤਰੀਕਾ ਸਿਰਫ ਉਦੋਂ use ਕਰਨਾ ਹੈ, ਜਦੋਂ ਤੁਹਾਨੂੰ A ਅਤੇ B ਦੇ time ਦਾ difference ਦਿੱਤਾ ਹੋਊਗਾ, ਚਾਰ type ਦੇ sum ਆਉਂਦੇ ਹੈ। ਜਾਂ ਤਾਂ A ਦੇ ਦਿਨ ਦੇਣਗੇ, ਜਾਂ B ਦੇ ਜਾਂ A plus B ਦੋਨੋ ਮਿਲਕੇ, ਇਹ ਤਾਂ ਕਰ ਦਿਆਂਗੇ, ਮੈਂ ਤੁਹਾਨੂੰ ਦੋ formula ਲਿਖਾਏ ਸੀ, total work ਅਤੇ time ਵਾਲਾ, ਜੇ ਇਹ ਤਿੰਨਾ ਚ ਕੋਈ ਨਾ ਆਵੇ, ਆਹ ਆ ਜਾਏ, ਅੋਰ ਇਹਨਾ ਵਿੱਚ ਕੋਈ ਗੱਲ ਪੁੱਛੀ ਜਾਵੇ। ਫੇਰ ਆਪਾਂ ਕਿਵੇ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ time efficiency ਦੀ ratio ਨਾਲ time ਦੀ ratio ਨਿਕਾਲਣੀ ਹੈ ਕਿੰਨਾ ਯੂਨਿਟ ਘੱਟ time ਲੱਗ ਰਿਹਾ, A ਨੂੰ, ਇੱਕ ਯੂਨਿਟ ਅਤੇ ਦਿਨ ਕਿੰਨੇ ਘੱਟ ਲੱਗ ਰਹੇ, ਦੱਸ ਇੱਕ ਯੂਨਿਟ ਦੀ value ਦੱਸ ਦਿਨ ਆ ਗਈ, ਮੈਂ ਤੁਹਾਡੇ ਨਾਲੋਂ ਇੱਕ ਯੂਨਿਟ ਘੱਟ time ਲਾ ਰਿਹਾਂ, time time ਦੀ ratio ਹੈ ਅਤੇ ਦਿਨ ਘੱਟ ਲਾ ਰਿਹਾਂ, ਦੱਸ, ਇੱਕ ਬਰਾਬਰ ਦੱਸ ਹੈ, ਤਾਂ ਦੋ ਬਰਾਬਰ ਕਿੰਨਾ ਹੋਊਗਾ, ਵੀਹ A ਕਰੂਗਾ ਵੀਹ ਦਿਨਾਂ ਚ ਲਉ ਜੀ, ਕਿੰਨਾਂ ਸੌਖਾ ਹੈ। ਤਿੰਨ ਯੂਨਿਟ ਦੀ value ਕਿੰਨੀ ਹੋਊਗੀ, ਇੱਕ ਬਰਾਬਰ ਦੱਸ ਆ ਤਾਂ ਤਿੰਨ ਯੂਨਿਟ ਦੀ value ਕਿੰਨੀ ਹੋ ਗਈ, ਤੀਹ ਦਿਨ, ਲਉ ਜੀ, ਤੀਹ ਦਿਨ ਹੋ ਗਏ, ਲਉ ਜੀ ਆ ਗਿਆ A ਅਤੇ B ਦੀ, ਜਦੋਂ A ਅਤੇ B ਆ ਗਏ, ਦੋਨੋ ਮਿਲਕੇ ਕਿੰਨੇ ਦਿਨਾਂ ਚ ਕਰਨਗੇ, ਇਹ ਤਾਂ ਆਪਾਂ day one ਚ ਕੀਤਾ ਹੀ ਹੋਇਆ। ਸਮਝ ਆਇਆ ਜੇ ਤੁਹਾਨੂੰ A ਅਤੇ B ਦੇ ਦਿਨਾਂ ਦਾ difference ਦੇ ਦਿੱਤਾ, ਤੁਸੀਂ ਡਰਨਾ ਨਹੀਂ ਹੈ, ਤੁਸੀਂ efficiency ਦੀ ratio ਨੂੰ ਉਲਟਾਉਣਾ, time ਦੀ ratio ਆ ਜਾਊਗੀ, ਜੇ time ਦੀ ratio ਆ ਗਈ ਫੇਰ time ਦਾ ਫਰਕ ਤਾਂ ਤੁਹਾਨੂੰ ਦਿੱਤਾ ਹੀ ਹੋਇਆ, ਜੇ time ਦਾ ਫਰਕ ਤਾਂ ਤੁਹਾਨੂੰ ਦਿੱਤਾ ਹੀ

sir ਤੁਸੀਂ ਹਮੇਸ਼ਾ sum easy easy ਕਰਾਉਂਦੇ ਹੋ, ਅਤੇ ਮੈਂ ਹੁਣ ਪਹਿਲੀ ਵਾਰ ਕਰਾ ਰਿਹਾ, ਮੈਂ easy ਕਰਾਊਂਗਾ, ਸਿੱਧੇ ਹੀ ਔਖਾ ਕਰਾ ਦਿਆਂ ਬਾਕੀ ਲੋਕ ਦੱਸੋ ਕਿ ਮੈਂ ਬਿਲਕੁੱਲ ਆਹ chapter complete ਹੋਣ ਦੇ, ਫੇਰ ਤੇਰੀ ਤੇਰੀ ਮੈਂ ਬੱਖੀਆਂ ਖੋਲ੍ਹਾਊ ਖੁੱਲਵਾਉਂਦਾ ਤੇਰੀਆਂ, ਦੇਖੀ ਤੈਨੂੰ ਐਨੇ ਔਖੇ ਸਵਾਲ ਲੱਗਣਗੇ, ਤੈਨੂੰ ਨਾਨੀ ਯਾਦ ਆਊਗੀ ਤੇਰੀ ਯਾਦ ਰੱਖੀਂ A, B ਨਾਲੋਂ ਤਿੱਗਣਾ ਕੰਮ ਵਧੀਆ ਕਰਦਾ ਹੈ। ਯਾਨੀ ਇੱਕ ਦਿਨ ਦੀਵਾਰ ਦੇ ਨਾਲ ਤਿੰਨ ਬਣਾ ਦਿੰਦਾ ਹੈ ਠੀਕ ਹੈ। ਅੋਰ ਦੋਨਾਂ ਦਾ ਫਰਕ ਹੈ ਉਹ B ਨਾਲੋਂ ਸੋਲਾਂ ਦਿਨ ਘੱਟ ਵਿੱਚ ਕੰਮ ਪੂਰਾ ਕਰਦੇ ਨੇ, ਯਾਨੀ ਦੋਨਾਂ ਦੇ ਦਿਨਾਂ ਦਾ ਫਰਕ ਹੈ, ਸੋਲਾਂ ਦਿਨ ਕਿੰਨਾ ਫਰਕ ਹੈ ਸੋਲਾਂ ਦਿਨ, ਚੱਲੋ ਮੈਂ ਸਭ ਤੋਂ ਪਹਿਲਾਂ efficiency ਦੀ ratio ਇਹਨੇ ਦੇ ਰੱਖੀ ਹੈ, ਇਹਦੇ ਨਾਲੋਂ ਮੈਂ time ਦੀ ratio ਨਿਕਾਲੂਗਾਂ, ਕੀ ਆ ਜੂ ਗੀ ਇੱਕ ratio ਤਿੰਨ, ਕਿੰਨੇ ਯੂਨਿਟ ਦਾ ਫਰਕ ਹੈ, ਦੋ ਯੂਨਿਟ, ਦਿਨ ਹੈ ਨਾ ਇੱਕ ਹੈ, ਦੋ ਯੂਨਿਟ ਘੱਟ time ਲੱਗਦਾ ਅਤੇ ਉਹ ਕਹਿੰਦੇ ਸੋਲਾਂ ਦਿਨ ਲੱਗਦੇ ਹੈ, ਦੋ ਯੂਨਿਟ ਦੀ value ਸੋਲਾਂ ਦਿਨ ਆ ਗਈ। ਇੱਕ ਯੂਨਿਟ ਦੀ value ਕਿੰਨੀ ਆ ਜਾਊਗੀ, ਅੱਠ ਦਿਨ ਆ ਜਾਊਗੀ, ਅਤੇ ਇੱਕ ਯੂਨਿਟ ਦੀ value ਅੱਠ ਦਿਨ, ਇਹਦੇ ਦਿਨ ਆ ਗਏ ਅੱਠ ਇਹਦੇ ਦਿਨ ਆ ਗਏ ਅੱਠ, ਇੱਕ ਯੂਨਿਟ ਦੀ value ਆ ਗਈ, ਅੱਠ ਦਿਨ ਅਤੇ ਇੱਕ ਯੂਨਿਟ ਦੀ value ਅੱਠ ਦਿਨ ਆ ਗਈ, ਤਿੰਨ ਯੂਨਿਟ ਦੀ value ਕਿੰਨੀ ਆਊਗੀ, ਚੌਵੀ ਦਿਨ. ਲਉ ਜੀ A ਦੇ ਦਿਨ ਅਤੇ B ਦੇ ਦਿਨ ਆ ਗਏ, ਅੱਠ ਅਤੇ ਚੌਵੀ, A ਕਿਸੇ ਕੰਮ ਨੂੰ ਅੱਠ ਦਿਨ ਚ ਕਰਦਾ ਹੈ, B ਉਸ ਕੰਮ ਨੂੰ ਕਰਦਾ ਹੈ, ਚੌਵੀ ਦਿਨਾਂ ਚ, ਲੇਕਿਨ ਇਹਨਾ ਨੇ ਪੁੱਛਿਆ ਹੈ ਦੋਨੋ ਮਿਲਕੇ ਕਿੰਨੇ ਦਿਨਾਂ ਚ ਕਰਨਗੇ, ਹੁਣ ਇਹ day one ਵਾਲਾ ਸਵਾਲ ਹੈ, ਦੋ ਤਰੀਕੇ ਨਾਲ ਕੀਤਾ ਜਾ ਸਕਦਾ, ਪਹਿਲਾ shortcut ਹੈ X Y ਵਟੇ X plus Y ਯਾਨੀ X Y ਅੱਠ into ਚੌਵੀ, ਅੱਠ plus ਚੌਵੀ ਬੱਤੀ, ਅੱਠ ਚੌਕ ਬੱਤੀ, ਚਾਰ ਛੀਕ ਚੌਵੀ, ਛੇ ਦਿਨ ਆ ਗਏ, ਕਿੰਨੇ ਦਿਨ ਆ ਗਏ, ਛੇ ਦਿਨ, ਜਾਂ ਐਵੇਂ ਕਰੋ total work ਮੰਨ ਲਉੇ ਅੱਠ ਅਤੇ ਚੌਵੀ ਦਾ LCM ਚੌਵੀ ਅੱਠ ਤੀਆਂ ਚੌਵੀ, ਚੌਵੀ ਏਕਮ ਚੌਵੀ,